ਮਣੀ ਬੜਾ id ਦੇ ਮਗਰ ਪਿਆ ਸੀ ਕਹਿੰਦਾ ਅਜੇ ਨੂੰ ਤੁਸੀਂ ਕਿੱਡੀ ਵਧੀਆ id ਦਵਾਈ ਮੈਨੂੰ ਫੂਦੂ ਜੇ ਹੀ ਦਵਾਈ ਹੈ

ਮੈਂ ਆਪਣੀ id ਨਹੀਂ ਦਿੰਦਾ ਰਿਹਾ ਮੈਨੂੰ ਪਤਾ ਹੈ ਇਹਨੇ ਨੱਪ ਲੈਣੀ ਹੈ

ਯਾਰ ਸੜਦਾ ਹੈ ਮੇਰੇ ਤੋਂ

ਪਤਾ ਮੈਨੂੰ ਉਹਨੂੰ ਪਤਾ ਇਹਦੇ ਨਾਲ ਜ਼ਿਆਦਾ ਕਰਦੇ ਕੂਰਦੇ ਹਾਂ ਯਾਰ ਇਹ ਚਲ ਇਹ ਬਾਅਦ ਦੇ ਵਿੱਚ ਹੀ ਮਿਲਿਆ ਸੀ ਮਨੀ ਸਾਨੂੰ ਪਹਿਲੇ ਤੇਰੇ ਨਾਲ ਹੀ ਮੇਰੀ ਵਾਪਰੀ ਵੀ ਸੀਨਾ

ਹਾਂ ਇਹਨਾਂ ਦੀ ਵੀ ਤੇ ਮੈਂ ਹੀ ਕਰਾਈ ਸੀ

ਉਸ ਦਾ ਵਿਆਹ ਹੋ ਗਿਆ ਸੰਨੀ ਦਾ ਵੀ ਉਏ

ਮਾਮਾ ਓਹਦਾ ਹੋ ਗਿਆ ਵਿਆਹ ਕਿੰਨਾ ਚਿਰ ਹੋ ਗਿਆ ਉਹਨੂੰ ਵੀ

ਹੈਂ ਆਹੋ ਜਿਹੜਾ ਸੁਨੀਲ

ਸ਼ੀਨਾ ਉਸ ਦੀ ਮੰਮੀ ਬਿਮਾਰ ਮਰ ਨਹੀਂ ਗਈ

ਮੁੰਡਾ ਪਰ ਕੈਂਟ ਹੀ ਯਾਰ

ਗੱਡੀ ਚੋਂ ਆਇਆ ਵਾਂ ਹੁਣ ਸਾਲੀ seat ਨਹੀ ਥੱਲੇ ਹੋਣ ਡਈ ਹੌ ਹਨਾ ਗੱਲਬਾਤ ਘਰੇ ਠੀਕ ਨੇ ਸਾਰੇ

ਕੀ ਬਨਣ ਡਆ

ਹੂ ਰੋਟੀ ਪਾਣੀ ਖਾਧਾ ਹੈ ਵਾਜ਼ਾਂ ਵੂਜ਼ਾਂ ਫੇਰ ਸਾਰਾ ਕੁਝ ਬੰਦ ਹੋ ਜਾਣਾ ਰੋਟੀਆਂ ਰੋਟੀ ਪਾਣੀ ਖਾ ਲਿਆ ਵਾ ਰੋਟੀ ਪਾਣੀ ਵੀਰ ਰੁਪਇਆ ਸੌ ਰਹਿ ਗਿਆ ਹੈ ਤੇ ਵੇਖੋ ਹੁਣ ਕੀ ਬਣਦਾ ਹੈ ਹੂ ਤੇ ਉਹ ਆਉਣਗੇ ਕੇ ਨਹੀਂ ਅੱਜ ਨਹੀਂ ਹੋਣੇ ਰੋਟੀ ਲੈ ਆਵੀਂ ਜਦੋਂ ਆਉਂਦਾ

ਹੂ ਹੂ ਹੋਰ ਸੁਣਾ ਗੱਲ ਬਾਤ ਵਧੀਆ ਜਿਹਾ ਲਹਿੰਗਾ ਅੱਜ ਅੱਛਾ ਮਣੀ ਕਰਦਾ phone ਉਠਾ ਕੇ ਨਹੀਂ ਮਗਰ ਬੰਦੇ ਖਲੋਤੇ ਮੈਂ ਕਿਹਾ ਸਾਨੂੰ ਆਤ ਹੈ ਰਥ ਕਰਕੇ ਮੈਂ ਖਿਆ ਮਣੀ ਕਰਦਾ ਹੁੰਦਾ phone ਕੇ ਨਹੀਂ ਗੋਲੀ ਮਾਰ ਕੀ ਦਾ ਨਾਂ ਲੈ ਤਾ ਈ

ਐਨੂੰ ਮਾਮੇ ਨੂੰ ਇਸੇ ਗੱਲੋਂ ਕਿਹਨਾਂ ਸਾਹ ਨਾ ਕਰ ਹੁਣ ਜੋ ਡਰਦਾ ਆ

ਮੈਂ ਕਿਹਾ ਇਸ ਗੱਲੋਂ ਇਹਨੂੰ ਆਉਂਦਾ ਸੀ ਮੈਂ ਹੁਣ ਜ਼ੋਰ ਡਰਨ ਡਆਵਾਂ ਆਹੋ ਡਰਨ ਡਆ ਨਾਲੇ ਐਵੇਂ ਨਾਲੇ ਜੇ ਬੰਦੇ ਨੇ ਲਾਇਆ phone ਮਤਲਬ ਬੰਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਇਹ ਲਾਕੇ phone ਜਦੋਂ ਲੋੜ ਹੋਵੇ ਓਦੋਂ ਲਗਾ ਦਿੰਦਾ ਹੈ ਬਾਗ ਵਿਚ

ਜਹਾਂ ਤੇ ਬੰਦੇ ਨੂੰ ਲਾਵੇ ਹੀ ਨਾ ਹੈ ਨਾ

ਹੁਣ ਮੈਂ ਕਹਿਣਾ ਤੂੰ phone ਨਾ ਲਇਆ ਲੂਇਆ ਕਰ ਮੈਂ ਕਹਿਣਾ ਚੰਗੇ ਤੇਰੇ ਕੰਮ

ਕਰਨ ਔਨਾ ਨੇ ਬੜੀ ਬੇਸਤੀ ਕੀਤੀ

ਉਹਦੀ ਉਹ ਮੈਂ ਦੇਖੀ ਆਪ ਦੀ ਨਹੀਂ ਕਿਹਾ ਮੈਂ ਵੇਖੀ ਬਹਿ ਕੇ ਹਿਸਾਬ ਕਿਤਾਬ

ਤੇਰੀ ਸਲਾਹ ਲੈਣੀ ਸੀ ਅੱਛਾ ਕਡ ਆ ਕੋਈ ਗੱਲ ਨਹੀਂ ਮੈਨੂੰ ਨਾਲ ਲੈ ਜਾਵੀਂ ਮਾਮਾ ਮੇਰੇ ਨਾਲ ਵੀ ਇੱਕ ਬੰਦਾ set ਹੋਣ ਡੇਆਂ ਸੀ ਪਰ ਮਹੀਨੇ ਕੰਮ ਖਰਾਬ ਕਰ ਦਿੱਤਾ ਮੈਨੂੰ ਪਤਾ ਸੀ ਉਹ ਹੀ ਪਠਾਨਕੋਟ ਵਾਲਾ ਹੂ ਮੰਣੀ ਦੀ ਦੂਜੀ ਕਾਬੂ ਕਰ ਕੋਮਲ ਉਹ ਕਿੰਨੀ ਭੈਣ ਚੋ ਹੈਂ ਕਿੰਨੀ endless ਹੈ ਤੇ ਤੂੰ ਉਸ ਨੂੰ ਕਰ ਕਾਬੂ ਯਾਰ ਮੇਰਾ ਸਾਲਾ ਦਿਲ ਹੀ ਨਹੀਂ ਕਰਦਾ ਤੇਰੇ ਨਾਲ ਹੋ ਹੀ ਨਹੀ ਸਾਲਿਆ ਨਿੱਕੀ ਕਿੱਥੇ ਹੁੰਦੀ ਹੈ ਨਾਉਨ੍ਹਾਂ ਦੀ

ਮਣੀ ਕਲਾ ਰਹਿੰਦਾ ਇੱਥੇ ਉਹ ਮਾਮਾ ਮਣੀ ਦੀ ਮੰਮੀ ਨੇ ਵਿਆਹ ਨਹੀਂ ਕਰਵਾ ਲੇਆ ਪਤਾ ਨਹੀਂ ਆ

ਹਾਂ ਉਸ ਦੀ ਚੰਗੀ ਗੱਡੀ ਸੂਤਰ ਆਈ ਹੋਣੀ ਉਹ ਦੋਵਾਂ ਨੂੰ ਠੇਕਦਾ ਹੋਣਾ

ਆਹੋ ਆਹੋ ਉਹੋ ਹੀ ਉਹ ਮੈਨੂੰ ਪਤਾ ਕਿਉਂ ਪਤਾ ਲੱਗਾ ਮੈਨੂੰ ਮੇਰੀ ਭਾਬੀ ਨੇ ਦੱਸਿਆ ਸੀ

ਮਾਮਾ ਉਹ ਮੂਹ ਵਉਣ ਵਾਲੇ ਥੋੜੀ ਹੈ ਮੈਂ ਉਹਨੂੰ ਕਹਿੰਦਾ ਹੈ ਉਹਤੇ ਉਹਤੇ ਕਹਿੰਦੀ ਸਾਡੇ ਨਾਲ ਰਹਿੰਦੀ ਹੈ ਮੋਨਿਕਾ ਕਹਿੰਦੀ

ਓਹ ਕੋਈ ਕਹਿੰਦਾ ਹੁੰਦਾ ਵਾ

ਮੁੰਡੇ ਨੇ ਵੀ ਪਤਾ ਨਹੀਂ ਕੀ ਲੱਭਿਆ ਉਸਨੇ ਲੱਗਦਾ ਕੁੜੀਆਂ ਕਰਕੇ ਚਲੋ ਕੁੜੀਆ ਤੇ ਕਰਾਂਗੇ ਹੱਲ ਵਜਾਵਾਂ ਗੇ

ਉਹ ਮੁੰਡੇ ਦਾ ਜਾਂ ਉਸ ਦੀ ਮੰਮੀ ਦਾ ਮਣੀਂਦਾ ਮਹਿੰਦੀ ਨਾਲਦੀ ਦਾ

ਪਚੱਤਰ ਹੀ last ਚ ਉਹ ਦੂਜਾ ਵਾ ਜਿਹੜਾ ਮੇਰੇ ਕੋਲ ਏਥੇ ਵਾਲਾ ਪਠਾਨਕੋਟ ਵਾਲਾ ਪੌੜੀ ਚੜ੍ਹ ਦਾਵਾਂ ਮੇਰੇ ਕੋਲੋਂ ਇੱਕ ਦਿਨ ਸਾਲਾ missed call ਮੇਰੇ ਕੋਲੋ ਗਲਤੀ ਨਾਲ whatsapp ਤੇ ਗਲਤੀ ਨਾਲ missed call ਵੱਜ ਗਈ ਤੇ ਉਹਦਾ ਭਰਾ ਮੈਨੂੰ phone ਕਰੀ ਜਾਵੇ ਹੂ ਮਨੀ ਮਨੀ ਨੇ phone ਦਿੱਤਾ ਆਪਣਾ ਆਪਣਾ ਨਹੀਂ ਸੀ ਜਿਹੜਾ phone ਸੀ ਏਦਾਂ ਮਨੀ ਉਹ ਤੇ ਕਹਿੰਦੀ ਮੋਨਿਕਾ ਕਹਿੰਦੀ ਮੈਂ ਦਿੱਤਾ phone ਮਨੀ ਨੂੰ ਮਨੀ ਉਸ ਦਾ ਟੁੱਟ ਗਿਆ phone ਟੁੱਟ ਨਹੀਂ ਗਿਆ ਇਹ ਆਦਾ ਮੈਂ ਆਪਣੇ ਸਾਲੇ ਦੀ ਨਾਲ ਦੀ ਨੂੰ ਦਿੱਤਾ ਸੀ ਨਾਲ ਦੀ ਦੇ ਭਰਾ ਨੇ ਲੱਭਿਆ ਸੀ ਦੱਸਿਆ ਕਹਿੰਦੀ ਇਹ ਦਾ ਟੁੱਟ ਗਿਆ phone ਉਸ ਨੇ ਤੁੜਵਾ ਲਿਆ ਪਤਾ ਨਹੀਂ ਕੀ ਗੱਲ ਹੋਈ ਖ਼ਰੇ ਵੇਚ ਤਾਂ ਪਤਾ ਨਹੀਂ ਕੀ ਗੱਲ ਹੋਈ ਤੇ ਕਹਿੰਦੇ ਮੈਂ ਆਪਣਾ phone ਦਿੱਤਾ ਸਾਨੂੰ ਕਹਿੰਦੀ ਹੁਣ ਹੱਥ ਵੀ ਨਹੀਂ ਲਾਉਣ ਦਿੰਦਾ

ਮੈਂ ਮਾਮਾ ਰੱਖਿਆ ਉਸ ਦਾ ਸਾਰਾ proof ਮੇਰੇ ਕੋਲ ਸਾਰਾ ਕੁਝ ਹੈਗਾ video call recording ਜਿਹੜੀਆਂ ਹੋਣ ਹੋਣ ਗੱਲ ਕਰਦੀ ਪਈ ਹੂ ਕਰਵਾਈ ਨਗੀ ਕਿ ਨਹੀਂ

ਮੈਂ ਕਿਹਾ ਕੀਤੀ video call ਗੱਲ ਗੁੱਲ ਚੰਗੀ ਤਰ੍ਹਾਂ ਕੇ ਨਹੀਂ ਤੈਨੂੰ ਪਤਾ ਉਹ ਮੈਂ ਨਹੀਂ ਕਰਦਾ ਉਹ ਤੇ ਮੈਂ ਆਪਣੀ real ਵਾਲੀ ਨਾਲ ਵੀ ਨਹੀਂ ਕਦੀ ਕੀਤਾ

ਮੇਰੀ ਗੱਲ ਹੁੰਦੀ ਏਦਾ ਹੁੰਦੀ face to face ਮਿਲ ਕੇ ਪੁੱਛ ਡਆ ਉਹ ਤੇ ਮੈਨੂੰ ਕੀ ਬੜੀ ਮਤਲਬ ਪਤਾ ਨਹੀਂ ਕਿੰਨੀ ਕੁ mood ਦੇ ਵਿੱਚ ਆਈ ਹੁੰਦੀ ਹੈ ਬਈ ਜਿਦਾ ਮਣੀ ਕੋਲੋਂ ਕੁੱਝ ਹੁੰਦਾ ਹੀ ਨਹੀਂ ਹੈ ਸਾਲੇ ਕੋਲੋਂ

ਉਹ ਖਾਤਮ ਆ ਮਣੀ

ਕਹਿੰਦੀ ਮੈਂ ਜਦੋਂ ਏਦਾਂ ਹੁਣ ਢਹਿ ਪਿਆ ਮਾੜਾ ਮੋਟਾ ਜਿੱਦਾਂ ਮੰਨ ਲੈਣ ਹੁੰਦਾ ਹੀ ਹੈ ਬੰਦੇ ਨੂੰ ਕਿੱਦਾਂ ਕਰੀਦਾਆ system

ਕੀ ਹੁੰਦਾ ਵਾ

ਕਰ ਕੇ ਨਹੀਂ ਮਤਲਬ ਜ਼ਿੰਦਾ ਹੁੰਦੀ ਹੈ ਮਾੜੀ ਮੋਟੀ ਬੰਦੇ ਨੂੰ

ਹੂ ਉਹ ਤੇ ਮਾੜੀ ਮੋਟੀ ਹੁੰਦੀ ਹੈ ਮਣੀ ਨੂੰ ਕਹਿ ਡਕ ਖੋਤਾ ਪੂਰਾ ਡਰਦਾ ਹੀ ਉਹ ਡਰਦਾ ਉਹ ਅਜੇ ਨਿਆਣਾ ਹੈ ਨਾ

ਡਰਦਾ ਹੋਣਾ ਅਜੇ ਕਰਨਾ ਉਸ ਤੇ ਪਾ ਦਵਾ

ਆਉਦਾ ਮਜ਼ਾਂ ਬੜਾ ਆਉਂਦਾਹੀ ਕਰਨ ਦਾ

ਮਣੀਕੋਲੋਂ ਕੀ ਬਣਨਾ ਉਹ ਫੁਦੂ ਹੈਗਾ ਹੁਣ ਤੇ ਸਾਲਆਂ ਆਹ ਹੁਣ ਤੇ ਬਹੋਤ ਗੱਲ ਬਾਤ ਵਾ ਹੁਣ ਤੇ ਸਾਲੀ ਜ਼ਿਆਦਾ ਵੀ ਕੁਝ ਹੋਰ ਆ

ਹੋਰ ਸੁਣਾ ਮਨੀ ਦੀ ਉਹ ਗੱਲ ਬਾਤ ਨਹੀਂ ਆ ਮਣੀ ਫੂਸ ਆ ਉਹਦੇ ਕੋਲੋਂ ਕੀ ਬਣ ਨਾ ਆਂ ਮਣੀ ਸਾਲਾ ਫੁੱਲਿਆ ਔਦਾ ਹੀ

ਮਣੀ ਦੀ ਉਮਰ ਜਿਆਦਾ ਹੈ ਊਦੀ ਹਾਲੇ ਕੁਛ ਨਹੀਂ ਹੈ ਮੋਨਿਕਾ ਦੀ ਹੂ ਓਹੋ ਨਹੀਂ ਦੋਨਾਂ ਦੀ ਇਕੋ ਜਿਹੀ ਹੋਨਿ ਆ ਨਹੀਂ ਨਹੀਂ ਮਾਮਾ ਮੇਰੇ ਨਾਲ ਰਹੀ ਹੈ ਮੈਨੂੰ ਪਤਾ ਨਹੀਂ ਉਸ ਦੀ ਉਮਰ ਉਦੋਂ ਜਦੋਂ ਮੇਰੇ ਨਾਲ ਗੱਲ ਕਰਦੀ ਰਹੀ ਹੈ ਮੋਨਿਕਾ ਦੀ ਉਮਰ ਹੋ ਗਈ ਸੀ ਸੋਲਾਂ ਸਾਲ ਸੋਲਾਂ ਕੇ ਪੰਦਰਾ ਜਦੋਂ ਮੇਰੇ ਨਾਲ ਗੱਲਬਾਤ ਹੋਈ ਹੂ ਤੇ ਹੁਣ ਮਾਮਾ ਇਸ ਦੀ ਵੱਧ ਤੋਂ ਵੱਧ ਵੀਹ ਹੋਊ ਗੀ ਤੇ ਵੀਹ ਇਦੀ ਹੋਣੀ ਹੈ ਵੀਹ ਇੱਕੀ ਬਾਈ ਇਦੀ ਹੋਣੀ ਐ ਨਹੀਂ ਉਹ ਦੀ ਹੁਣ ਅਠਾਰਾਂ ਹੁਣ ਅਠਾਰਾਂ ਸਤਾਰਾਂ ਦੇ ਲਾਗੇ ਹੋਣੀ ਏਂ ਮੈਨੂੰ ਲੱਗਦਾ ਹੈ

ਤੇ ਕਿਹੜੀ ਇਹਦੀ ਭੈਣ ਦੀ ਵੀਹ ਕੇ ਇੱਕੀ ਆ ਊਹੋ ਜੇੜੀ ਮੋਟੀ ਜਿਹੀ ਜਿਹਦੇ ਨਾਲ ਵਿਨੈ ਨਾਲ ਗੱਲ ਕਰਦੀ ਸੀ

ਜਿਹੜੀ ਵਿਨੈ ਨਾਲ ਗੱਲ ਕਰਦੀ ਹੁੰਦੀ ਸੀ

ਸਨਾ ਕੀ ਨਾ ਉਸ ਦਾ

ਮੈਨੂੰ ਨਹੀਂ ਸਹੀ ਲੱਗੀ ਉਹ ਉਦਾ ਮੂੰਹ ਵੇਖ ਕੇ ਹੋਰ ਤਰ੍ਹਾਂ ਹੁੰਦਾ ਹੀ ਊ ਮੂੰਹ ਚਲ ਵੇਖ ਕੇ ਹੋਰ ਤਰ੍ਹਾਂ ਹੁੰਦਾ ਹੀ ਉਸ ਦੀ ਗੱਲ ਸੁਣ ਖਤਾ ਕੀ ਕਹਿੰਦੀ ਉਹ

ਗੱਲ ਕਰਦੀ ਹੈਂ ਲਵ ਦੇ ਭਰਾ ਨਾਲ ਕਹਿੰਦੀ

ਮੇਰਾ ਘਰ ਵਾਲਾ ਵਾ ਕੰਮ ਤੋਂ ਮੇਰੇ ਲੱਗਣ ਲੱਗੇ ਮਤਲਬ ਫੇਰ ਸਮਝ ਗਿਆ ਹੋਣਾ ਵਾਂ

ਨਹੀਂ ਲੱਗਦਾ ਲੁਗ਼ਾਦਾ ਐਵੇਂ ਹੀ ਖਿਝਦਾ ਰਹਿੰਦਾ ਹੈ ਕਹਿੰਦੀ ਮੈਂ ਤਦ ਗੱਲ ਕਰਨ ਲਈ ਤੁਹਾਡੇ ਨਾਲ ਹੂ ਅੱਜ-ਕੱਲ੍ਹ ਦੀਆਂ ਜਨਾਨੀਆਂ ਨੂੰ ਪਤਾ ਕੀ ਹੈ ਪਿਆਰ ਨਹੀਂ ਮਿਲਦਾ ਅਜਨਾਲੇ ਚੌ ਚੌਬੀ ਘੰਟੇ ਹੀ ਕੰਮ ਕਰੀ ਜਾਉ ਗਾ

ਮੇਰੇ ਤਰਲੇ ਮਾਰਨ ਡਈ ਸੀ ਮੇਰੇ ਕਹਿੰਦੀ ਮੈਂ ਤੇਰੇ ਕੋਲੋਂ ਸੁਹਣਾ ਗੀ ਵੇਖੀਂ ਕਿਤਰਾ ਡਰੀਏ ਰੇਖਾ ਵੀ ਡਈ ਸੀ ਮੈਨੂੰ phone ਕਰਨ ਮੈਂ ਕਿਹਾ ਤੁਹਾਡਾ ਤੇ ਰਿਸ਼ਤਾ ਵੀ ਖਤਮ ਹੋ ਗਿਆ ਮੇਰੇ ਨਾਲ਼

ਹੋਰ ਸੁਣਾ ਗੱਲ ਬਾਤ

ਕਿ ਬਣਣ ਡੇਅ ਆ

OK OK ਬਾਹੀ ਸਤਿ ਸ਼੍ਰੀ ਅਕਾਲ ਮੈ ਆਪਣੀ ਕਹਾਣੀ ਅਗੇ ਸ਼ੁਰੂ ਕਰਨ ਲਗਾ ਹਾਂ। ਮਹਾਤਮਾ ਗਾਂਧੀ ਜੀ ਨੇ ਸਹਿਵਨ ਨਾ ਪ੍ਰਮਾਨੀ ਅੰਦਲੋਨ ਦਾ ਆਰੰਭ ਗੁਜ਼ਰਾਤ ਤੋਂ ਤਿੰਨ ਸੋ ਅੱਸੀ ਕਿਲੋਮੀਟਰ ਦੀ ਦੂਰੀ ਤੇ ਸ਼ਿਤਾ ਬਾਡੀ ਨਾਮਕ ਪਿੰਡ ਤੋਂ ਜੋ ਮਸੁਦਾਬ ਦੇ ਕੰਡੇ ਤੇ ਜੋ ਸੁਤਸ਼ੀ ਨਾਮਕ ਕਾਨੂੰਨ ਦਾ ਉਲੰਘਣ ਕਰ ਕੇ ਕਰਨ ਦਾ ਫੈਸਲਾ ਕੀਤਾ। ਉਹ ਬਾਰਹ march ਉਨੀ ਸੋ ਤੀਹ ਈਸਵੀ ਨੂੰ ਸਾਬਰਮਤੀ ਆਸ਼ਰਮ ਤੋਂ ਆਪਣੇ ਨਾਲ ਅਠਤਰ ਹੋਰ ਸਾਥੀਆਂ ਨੂੰ

ਇਸ ਯਾਤਰਾ ਦੇ ਦੌਰਾਨ ਮਹਾਤਮਾ ਗਾਂਧੀ ਜੀ ਜਿਹੜੇ ਸ਼ਹਿਰ ਦੇ ਪਿੰਡ ਵਿੱਚੋ ਲੱਗੇ ਜਾਂਦੇ ਸਨ ਓਥੇ ਦੇ ਲੋਕਾਂ ਨੇ ਉਹਨਾਂ ਦਾ ਬੋਹਤ ਨਿੱਘਾ ਸਵਾਗਤ ਕੀਤਾ। ਮਹਾਤਮਾ ਗਾਂਧੀ ਜੀ ਦੁਆਰਾ ਥਾਂ ਥਾਂ ਤੇ ਦਿਤੇ ਗਏ ਭਾਸ਼ਨਾ ਨੇ ਲੋਕਾਂ ਵਿੱਚ ਨਵਾਂ ਉਤਸ਼ਾਹ ਪੈਦਾ ਕੀਤਾ ਮਹਾਤਮਾ ਗਾਂਧੀ ਜੀ ਦਾ ਇਹ ਅਸੂਲ ਪੰਜ april ਉਣੀ ਸੋ ਤੀਹ ਈਸਵੀ ਨੂੰ ਪਾਂਡੀ ਪਹੁੰਚੇ ਛੇ april ਉਣੀ ਸੋ ਤੀਹ ਨੇ ਮਹਾਤਮਾ ਗਾਂਧੀ ਜੀ ਨੇ ਸਵੇਰੇ ਪ੍ਰਥਨਾ ਕਰ ਕੇ ਸਮੁੰਦਰ ਦੇ ਕੰਡੇ ਨਮਕ ਬਣਾ ਕੇ ਨਮਕ ਕਾਨੂੰਨ ਦਾ ਅੰਦੋਲਨ ਕੀਤਾ। ਨਮਕ ਕਾਨੂੰਨ ਦਾ ਉਲੰਗਣ ਕਰਨ ਦੇ ਕਾਰਨ ਅੰਗਰੇਜ਼ੀ ਸਰਕਾਰ ਨੇ ਮਹਾਤਮਾ ਗਾਂਧੀ ਜੀ ਤੇ ਉਹਨਾਂ ਦੇ ਸਾਥੀ ਨੂੰ ਗਿਰਫ ਤਾਰ ਕਰ ਲਿਆ। ਇਹ ਸਮਾਚਾਰ ਪੂਰੇ ਦੇਸ਼ ਵਿਚ ਜੰਗਲ ਦੇ ਅੱਗ ਵਾਂਗ ਪੂਰੇ ਦੇਸ਼ ਵਿਚ ਫੈਲ ਗਿਆ ਸਾਰੇ ਦੇਸ਼ ਵਿਚ ਲੋਕ ਨੇ ਨਮਕ ਕਾਨੂੰਨ ਦਾ ਉਲੰਘਣ ਕਰਨਾ ਸ਼ੁਰੂ ਕਰ ਦਿਤਾ। ਇਸ ਅੰਦੋਲਨ ਵਿਚ ਇਸਤਰੀਆਂ ਨੇ ਵੀ ਕਾਫੀ ਸੰਖਿਆ ਵਿਚ ਭਾਗ ਲਿਆ। ਉਹਨਾਂ ਦਾ ਜੋਸ਼ ਆਦਮੀਆਂ ਤੋਂ ਕਿਸੇ ਪ੍ਰਕਾਰ ਵੀਂ ਘੱਟ ਨਹੀਂ ਸੀ। ਉੱਤਰ ਪੱਛਮੀ ਅਸੀਮਤ ਖੇਤਰਾ ਵਿਚ ਇਸ ਅੰਦੋਲਨ ਨੂੰ ਬਗਦਾਦ ਦੀ ਖਾਨ ਅਬਦੁਲ ਬਸਾਰ ਖਾਨ ਨੇ ਕੀਤਾ ਉਸ ਨੇ ਖੁਦਾਈ ਸਿਧਲਗਤ ਨਾ ਦਾ ਭਟਨਾਹਾ ਦਾ ਇਕ ਸੰਗਠਨ ਬਣਾਇਆ ਭਾਰਤ ਵਿਚ british ਸਰਕਾਰ ਨੇ ਉਸ ਅੰਦੋਲਨ ਵੱਲ ਕੋਈ ਧਿਆਨ ਨਾ ਦਿਤਾ L ਜੀਓ-ਜੀਓ ਉਸ ਅੰਦੋਲਨ ਦਾ ਪ੍ਰਭਾਵ ਵਦਦਾ ਗਿਆ। ਤਿਓ-ਤਿਓ ਸਰਕਾਰ ਨੇ ਵਿਹਾਰ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋ ਗਿਆ L ਉਸ ਨੇ ਕਾਗਰਸ ਸੰਗਠਨ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿਤਾ। ਅਤੇ press ਦੇ ਦਾ ਦਿੱਤਾ ਗਿਆ।

ਗੈਰ ਮਨੁੱਖੀ ਅਧਿਆਚਕ ਕੀਤੀ। ਉਹਨਾਂ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ। ਇਸ ਸਰਕਇੱਕ ਸਰਕਾਰ report ਦੇ ਅਨੁਸਾਰ ਇਸ ਅੰਦੋਲਨ ਦੇ ਦੌਰਾਨ police ਵਲੋਂ ਚਲੀਆਂ ਗਈਆਂ ਗੋਲੀਆਂ ਅਤੇ ਬਰਸਾਇਆ ਗਈਆਂ ਲਾਠੀਆਂ ਨਾਲ ਇੱਕ ਸੋ ਦਸ ਲੋਕ ਦੀ ਮੋਤ ਹੋ ਗਈ ਅਤੇ ਤਿੰਨ ਸੋ ਤੋਂ ਵੱਧ ਲੋਕ ਜ਼ਖਮੀ ਹੋ ਗਏ । ਅਸਲ ਵਿੱਚ ਇਹ ਗਿਣਤੀ ਇਕ ਤੋਂ ਕੀਤੇ ਵੱਧ ਸੀ L ਇਸ ਤਰਾਂ ਸਰਕਾਰ ਨੇ ਇਕ ਅੰਤ ਪੂਰਨ ਰਾਜ ਸ਼ੁਰੂ ਕਰ ਦਿਤਾ। june ਉਨੀ ਸੋ ਤੀਹ ਈਸਵੀ ਵਿਚ

ਲੱਭਣ ਲਈ ਬਾਰਹ november ਉਨੀ ਸੋ ਤੀਹ ਈਸਵੀ ਨੂੰ ਲਗਨ ਵਿੱਚ ਗੋਲ਼ ਮੇਜ ਸੁਮਿਲਾਨ ਬੁਲਾਇਆ ਗਿਆ। ਕਾਂਗਰਸ ਨੇ ਇਸ ਸਮਿਲਾਨ ਦਾ ਬਾਈਬਾਈਕਾਟ ਕੀਤਾ ਕਿਉਂਕਿ ਉਸ ਵੇਲੇ ਭਾਰਤ ਵਿੱਚ ਸਗੁਨ ਨਾ ਪਰਮੀ ਅੰਦੋਲਨ ਚੱਲ ਰਿਹਾ ਸੀ ਅਤੇ ਸਰਕਾਰ ਨੇ ਕਾਂਗਰਸ ਲੱਗਭਗ ਸਾਰੇ ਪ੍ਰਸਿੱਧ ਨੇਤਾਵਾਂ ਨੂੰ ਗਿਰਫ਼ਤਾਰ ਕੀਤਾ ਹੋਇਆ ਸੀ। ਇਸ ਸੰਮੇਲਨ ਦੀ ਪਰਪ੍ਰਦਾਹਣਗੀ ਇੰਗਲੈਂਡ ਦੇ ਪ੍ਰਸਿੱਧ ਮੰਤਰੀ